ਹੁੰਦਾ example ਜਿੱਥੋਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤਾਂ ਉਹਨਾ ਨੂੰ ਉਹਨਾ ਦੇ mind

ਕਰਨਾ ਪੈਂਦਾ ਹੈਗਾ ਅਸੀਂ mind setup ਇੱਦਾਂ ਕਰਦੇ ਹਾਂ ਕੇ ਜੋ ਸਾਡੇ ਕੋਲ setup ਹੈਗਾ machines ਨੇ ਦਾ ਸਾਡੇ ਕੋਲ UK ਦੀਆਂ machines ਜਾਂ ਗਰਮੀ ਡੇ ਵਿੱਚ ਆਪਾਂ ਨੂੰ ਦਿੱਕਤ ਆਉਂਦੀ ਹੈ light ਦਾ ਜਿਹੜਾ cut ਹੈਗਾ ਉਹ ਬੜਾ ਲੰਬਾ time ਲੱਗਦਾ ਹੈਗਾ

ਤਾਂ ਸਾਡੇ ਜਿਹੜੇ NGO ਦੇ ਅੰਦਰ ਹੈਗਾ ਪੂਰਾ generator ਦੀ ਸੁਵਿਧਾ ਹੈਗੀ ਹੈ ਤਾਂ light ਵੀ ਲੱਗਦਾ ਹੈਗਾ ਤਾਂ ਅਸੀਂ light ਜਿਹੜੀ ਹੈਗੀ ਹੈ ਸਾਡੇ ਇੱਥੋਂ ਆਪਣਾ ਮਿਲ ਜਾਂਦੀ ਹੈ ਆਸਾਨੀ ਨਾਲ generator ਦੇ through

ਜਿਦਾਂ ਮੈਂ ਥੋਨੂੰ ਇੱਕ ਹੋਰ ਸਵਾਲ ਪੁੱਛਣਾ

ਹੁਣ ਸਾਨੂੰ by face ਮਿਲਣਾ ਪੈਂਦਾ ਲੋਕਾਂ ਨੂੰ

ਬਹੁਤ ਜ਼ਿਆਦਾ advance ਹੋਗਿਆ ਵੀ social media ਹੋਗਿਆ

ਵੀ ਮਤਲਬ ਪਾ ਸਕਦੇ ਹਾਂ ਆਪਣਾ ਕੀ ਸਾਡੀ

ਥੋਡੇ ਥੋਡੇ experience ਦੇ according online by face ਹਲੇ ਵੀ ਮਤਲਬ ਜਰੂਰਤ ਹੈ ਲੋਕਾਂ ਨੂੰ ਮਿਲਣ ਦੀ ਹਾਂਜੀ ਹਾਂਜੀ ਬਿਲਕੁਲ ਹੈਗੀ ਹੈ ਹੁਣ ਦੇਖੋ ਪਿੰਡਾਂ ਦੇ ਵਿੱਚ ਕਾਫੀ ਨੇ ਜਿਹੜੇ ਕੇ parents ਜਿਹੜੇ may be ਅਨਪੜ੍ਹ ਵੀ ਹੈਗੇ ਆਂ ਕਾਫੀ

ਨਹੀਂ ਜੀ ਬੱਚਾ ਸਾਡਾ ਕਿੱਥੇ ਜਾ ਰਿਹਾ ਹੈਗਾ online ਵੀ ਕੋਈ mobilization ਦੀ ਆਪਾਂ motivate ਕਰ ਰਹੇ ਹਾਂ ਤਾਂ ਉਹਦੇ ਵਿੱਚ parents ਨੇ ਕਿਹੜੀ ਜਗ੍ਹਾ ਕਿੱਥੇ ਹੋਗਾ ਕਈ parents ਤਾਂ ਸਾਨੂੰ ਛੇ ਛੇ ਮਹੀਨੇ ਮਿਲਦੇ ਵੀ ਨੀ ਹੈਗੇ

main ਇਹ ਹੈਗਾ ਕੀ ਪਿੰਡ ਦੇ ਵਿੱਚ ਜਾ ਕੇ parents ਨੂੰ ਆਪਾਂ ਮਿਲੀਏ ਉਹਨਾ ਨਾਲ ਗੱਲਬਾਤ ਕਰੀਏ ਮੇਰਾ ਬੱਚਾ ਕਿਹੜੀ madam ਕੋਲ ਗਿਆ ਕਿਹੜੀ ਸੰਸਥਾ ਵਿੱਚ ਗਿਆ ਹੈਗਾ ਦੇਖੋ parents ਸਾਰਿਆਂ ਨੂੰ ਤਾਂ ਨਹੀਂ ਆਉਂਦਾ phone ਚਲਾਉਣਾ online ਜੋ ਚੱਲਦਾ

ਉਹਨਾ ਨੀ ਪਤਾ ਕੀ ਉਹ ਪੜ੍ਹ ਰਹੇ ਨੇ ਯਾ ਕੀ ਕਰ ਰਹੇ ਨੇ

ਮਤਲਬ ਉਹ ਲੋਕਾਂ ਦਾ ਦਿਮਾਗ ਇੱਦਾਂ ਹੈ ਵੀ ਕੀ ਉਹਨਾ ਨੂੰ ਇਹ ਇੱਕ ਤਾਂ ਉਹ ਹਲੇ ਇੱਥੋਂ ਤੱਕ ਪਹੁੰਚੇ ਨੀ

ਵਿਸ਼ਵਾਸ ਹੀ ਨੀ ਕਰਨਗੇ ਵੀ ਜਦੋਂ ਬੰਦਾ by face ਜਿਵੇਂ ਤੁਸੀਂ ਜਾਣੇ ਜਾਂਦੇ ਹੋ

ਗੱਲ ਹੈ ਤਾਂ ਅਸੀਂ mobilization

ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਬਕਾਇਦਾ ਆਪਣਾ contact number ਦੇਕੇ ਆਉਂਦੇ ਹੈਗੇ ਹਾਂ ਕੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਮਿਲੋ ਦੇਖੋ ਅੱਜ ਕਲ ਜਿਹੜਾ ਸਮਾ ਹੈਗਾ online ਤਾਂ ਹੋਗਿਆ ਆਪਾਂ ਮੰਨ ਲੈਂਦੇ ਇਹ online ਹਨਾ but parents ਉਹਨਾ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਹਜੇ ਵੀ ਜਦੋਂ ਤੱਕ face to face ਮਿਲ ਕੇ ਗੱਲ ਨੀ ਕਰਦੇ ਹੈਗੇ ਤਦ ਤੱਕ ਆਪਾਂ

ਜਾਣੇ ਹੋਣ ਤਾਂ ਵੀ ਤਾਂ ਪਹਿਲਾਂ plan ਬਣਦਾ ਹੋਊਗਾ ਵੀ

ਕੇ ਆਪਣੀ ਮਰਜ਼ੀ ਨਾਲ ਵੀ ਅਸੀਂ ਉਹ ਪਿੰਡ

ਕਿੱਥੋਂ ਪਤਾ ਲੱਗਦਾ ਵੀ ਸਾਨੂੰ ਉਹ ਪਿੰਡ ਚੋਂ response ਮਿਲੁਗਾ ਦੇਖੋ ਮੇਰਾ ਮਤਲਬ ਜੋ ਮੇਰਾ -experience ਹੈ ਮੇਰਾ ਤਾਂ ਇਹ ਹੁੰਦਾ ਮੇਰ ਕੋਲ ਜਿਹੜੀਆਂ ex student ਨੇ

suppose ਜਿਵੇਂ fifth month ਉਹਨਾ ਦਾ start ਹੋਗਿਆ six month ਦਾ course ਹੈਗਾ ਉਹਨਾ ਨੂੰ fifth month ਦੇ ਵਿੱਚ ਬੱਚਿਆਂ ਨੂੰ ਪੁੱਛਣਾ ਸ਼ੁਰੂ ਕਰ ਦਿੰਦੇ ਆ ਵੀ ਬੇਟੇ ਤੁਹਾਡੇ ਪਿੰਡ ਦੇ ਵਿੱਚ ਹੋਰ ਬੱਚੇ ਹੈਗੇ ਆਂ ਤੇ ਅਸੀਂ next team ਦੇ ਲਈ visit ਵੱਲ ਜਾਇਆ ਜਾਵੇ

ਉਹਨਾ ਦਾ ਇਹੀ ਜਵਾਬ ਹੁੰਦਾ ਹਾਂਜੀ madam ਦੋ ਚਾਰ ਤਾਂ ਮਿਲ ਹੀ ਫ਼ੇਰ ਮੇਰਾ ਫ਼ੇਰ

ਤੁਸੀਂ ਉਹਨਾ ਬੱਚਿਆਂ ਨੂੰ ਵੀ ਉਹ ਕਰਦੇ ਹੋਣੇ ਨਾ ਕੀ ਜਿਹੜੇ ਬੱਚੇ ਅਮ study ਨਹੀਂ ਕਰਦੇ ਹੈਗੇ ਨਹੀਂ ਦੇਖੋ ਜੀ ਸਾਡਾ main ਤਾਂ ਇਹੀ ਹੈਗਾ ਵੀ ਜਿਹੜੇ study drop ਕਰ ਚੁੱਕੇ ਨੇ ਅਸੀਂ ਉਹਨਾ ਨੂੰ ਹੀ ਕਰਦੇ but ਕਈ ਬੱਚੇ ਇਹੋ ਜਿਹੇ ਨੇ university ਦੇ ਵਿੱਚ ਜਾਂਦੇ ਕਾਲੇਜ ਦੇ ਵਿੱਚ ਜਾਂਦੇ ਨੇ but ਉਹਨਾ ਦਾ interest ਜਿਹੜਾ ਹੈਗਾ ਇਹਦੇ ਵਿੱਚ ਹੈਗਾ ਹਜੇ ਵੀ ਜਿਵੇਂ

ਦੋ ਵਜੇ ਜਾਂ ਢਾਈ ਵਜੇ ਬੱਚੇ ਸਾਡੇ ਆਉਂਦੇ ਨੇ computer ਦੀ ਆ ਕੋਈ ਵੀ ਆ training ਜਿਹੜੀ ਦਾ interest ਹੋਵੇ ਤਾਂ ਉਹ ਬੱਚੇ ਕੇ ਕਰਦੇ ਆ ਆਪਣਾ course full time ਆਪਣਾ

ਥੋਡਾ ਜਿਹੜਾ mobilization ਦਾ plan ਹੁੰਦਾ ਕਿਆ ਉਹ ਪੂਰਾ ਸਾਲ ਚੱਲਦਾ ਯਾ ਥੋਡੇ ਕੁਛ ਅਮ

ਕਰਦੇ ਹੋ ਯਾ ਪੂਰੇ ਜਿੰਨੇ ਵੀ ਤੁਹਾਡਾ time ਹੁੰਦਾ ਹੈ ਤੇ ਉਹਦੇ ਵਿੱਚ ਤੁਸੀਂ ਪੂਰਾ time ਹੀ mobilization ਕਰਦੇ ਰਹਿੰਦੇ ਹੋ ਨਹੀ ਨਹੀਂ ਸਾਡਾ ਇੱਦਾਂ ਹੁੰਦਾ ਹੁਣ ਆਪਣਾ batch start ਹੋਣਾ April ਦੇ ਵਿੱਚ suppose ਆਪਣਾ April ਦੇ ਵਿੱਚ ਤਾਂ ਸਾਨੂੰ

ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਇੱਦਾਂ ਰੱਖੀ ਹੈਗਾ ਕੀ ਆਪਾਂ ਨੂੰ ਪਤਾ ਹੈ ਹੁਣ plus two ਦੇ exam ਹੋ ਰਹੇ ਨੇ

ਜਿਵੇਂ drop ਵੀ ਕਰ ਜਾਂਦੇ ਨੇ study ਨੂੰ ਠੀਕ ਹੈ

ਹੁੰਦੇ ਨੇ ਆਪਾਂ ਇਹ ਸੋਚਦੇ ਹਾਂ ਕੇ ਆਪਾਂ ਉਹ ਪਿੰਡਾਂ ਦੇ ਵਿੱਚ ਜਾਈਏ ਹਨਾ ਤੇ ਉੱਥੇ ਜਾ ਕੇ ਬੱਚੇ ਮਿਲਣਗੇ ਮਾਰਚ ਦੇ ਵਿੱਚ ਅਸੀਂ ਜਾਂਦੇ ਹੈਗੇ ਆਂ ਜਿਵੇਂ ਪੂਰੀ ਮਾਰਚ ਵੀ ਲੱਗ ਜਾਂਦੀ

plus ਟੋ ਵਾਲੇ ਬੱਚੇ ਜਿਹੜੇ new ਆਪਣਾ admission ਲੈ ਲੈਂਦੇ ਨੇ ਵੀ ਅਸੀਂ ਵੀ ਅਗਰ admission ਉਹਨਾ ਨੇ ਅੱਗੇ collage ਦੀ admission ਵੀ ਲੈਣੀ ਹੈਗੀ ਵੀ ਉਹ free ਹੁੰਦੇ ਨੇ ਚਾਰ ਪੰਜ ਮਹੀਨੇ free ਹੁੰਦੇ ਨੇ

ਠੀਕ ਹੈ ਫ਼ੇਰ ਤੁਸੀਂ ਜਦੋ mobilization ਕਰਦੇ ਹੋ ਤੁਸੀਂ ਜਦੋਂ ਬੱਚੇ ਦਾ ਮਨ ਬਣ ਜਾਂਦਾ ਤੁਸੀਂ ਓਹਦੀ ਓਦੋਂ ਹੀ ਆਪਣਾ ਪੂਰਾ ਜਿਹੜਾ ਥੋਡਾ process ਹੁੰਦਾ admission ਦਾ ਤੁਸੀਂ ਉਹ

ਕਰਲੀ ਤੇ ਬੱਚਾ ਤਿਆਰ ਹੈ ਤੇ ਉਹਤੋਂ ਬਾਅਦ ਥੋਡਾ ਅਗਲਾ step ਮਤਲਬ ਉਹਤੋਂ ਅੱਗੇ ਉਹਨੇ ਉੱਥੇ ਜਾ ਕੇ admission ਕਰਵਾਉਣੀ ਹੈ ਯਾ ਇੱਕ mobilizer ਹੈ ਜਿਹੜਾ ਉਹ admission ਕਰੂਗਾ

ਸਾਡਾ ਸਾਡਾ ਜਿਹੜਾ mobilizer ਹੈਗਾ suppose ਮੈਂ ਹੈਗੀ ਆਂ ਮੈਂ daily mobilizer ਤੇ ਨਿਕਲ ਜਾਂਦੀ ਹਾਂ ਉਸਤੋਂ ਬਾਅਦ ਜਿਹੜੇ

ਕਰਦੇ ਆ ਉਹਨਾ ਦੇ ਨਾਮ ਇੱਕ ਡਾਇਰੀ ਦੇ ਉੱਤੇ

ਕਰਦੇ ਹਾਂ ਕਿਉਂਕਿ ਉੱਪਰ ਲਿਖ ਲੈਂਦੇ ਹਾਂ ਅਸੀਂ ਵੀ ਪਿੰਡ ਕਿਹੜਾ ਹੈਗਾ ਤੇ ਬੱਚੇ ਦਾ ਨਾਮ ਕੀ ਹੈ contact number ਕੀ ਹੈਗਾ ਉਸਤੋਂ ਬਾਅਦ ਦੋ

ਕੇ ਬੱਚਾ ਆ ਰਿਹਾ ਜੋ ਬਾਕੀ staff ਦੇ member ਹੁੰਦੇ ਨੇ ਉਹਨਾ ਨੂੰ ਕਿਹ ਦਈਦਾ ਹੁੰਦਾ ਕੀ ਇਹਨਾ ਨੂੰ ਆਪਾਂ follow up ਕਰਾਂਗੇ ਦੋ ਦਿਨਾ ਬਾਅਦ

ਮੈਂ ਖੁਦ ਕਰ ਲੈਣੀ ਹਾਂ ਗੱਡੀ ਵਿੱਚ ਬੈਠੇ ਬੈਠੇ ਵੀ ਅਸੀਂ follow up ਕਰਦੇ ਆਉਂਦੇ ਹਾਂ

next day ਅਸੀਂ ਹੋਰ ਪਿੰਡ ਦੇ ਵਿੱਚ ਚਲੇ ਜਾਂਦੇ ਹਾਂ ਫ਼ੇਰ ਸਾਡਾ ਇਹ ਹੋ ਜਾਂਦਾ ਹੈਗਾ ਬੱਚਾ ਜਿਵੇਂ ਹੀ ਅਸੀਂ follow up ਕਰ ਰਹੇ ਹੋਗੇ ਹਾਂ ਬੱਚਾ third day ਆ ਗਿਆ ਤਾਂ ਇੱਥੇ ਸਾਡੇ ਕੋਲ admission

ਬਣੇ ਹੁੰਦੇ ਨੇ ਜੀ ਜਿਹਦੇ ਵਿੱਚ

ਆਉਗਾ ਜੀ ਜਿਵੇਂ ਨਾਮ

ਤੇ ਉਹਨਾ ਦੇ parents ਦਾ ਨਾਮ ਕੀ ਹੈ ਵਗੇਰਾ ਹੋਗੀ ਕਿੰਨਾ ਕੁ experience ਹੈਗਾ ਕੀ ਕਰਦੇ ਨੇ ਕਾਹਦੇ ਵਿੱਚ interested ਨੇ ਉਹ ਕਿੰਨੀ ਟ੍ਰਿਕ ਨੂੰ ਉਹਨਾ ਦੀ admission final ਹੋਈ ਹੈਗੀ ਹੈ ਇੱਕ mobilizer

ਠੀਕ ਹੈ mobilizer ਜਿਹੜਾ ਮਤਲਬ data ਲੈਕੇ ਆਉਂਦਾ ਹੈ submit ਜਿਹੜਾ ਤੁਸੀਂ ਕਰਾਉਂਦੇ ਹੋ

data ਹੈ ਉੱਥੋਂ ਹੀ ਪਤਾ ਕਰ ਲੈਂਦਾ ਵੀ ਇਹ ਕੱਲ ਆਲੀ ਅਮ

ਉਹ ਜਾਣੁ ਕਰ ਲੈਂਦੇ ਨੇ ਜਾਂ ਫ਼ੇਰ second day ਮੈਂ ਖੁਦ ਜਾਂਦੀ ਹੈਗੀ ਹਾਂ ਹਨਾ mobilization ਦੇ ਲਈ next ਪਿੰਡ ਜਾਂਦੀ ਹੈਗੀ ਹਾਂ ਮੈਂ ਪਹਿਲਾਂ ਹੀ aware ਕਰ ਲੈਂਦੀ ਹਾਂ ਕੀ ਬੇਟਾ ਅੱਜ ਇਸ ਪਿੰਡ ਤੋਂ ਬੱਚੇ ਆਉਣਗੇ ਤੁਸੀਂ ਉਹਨਾ

six month ਬਾਅਦ ਨਵੇਂ ਪਿੰਡ choose ਕਰਦੇ ਹੀ ਯਾ ਤੁਸੀਂ ਉਹਨਾ ਹੀ ਪਿੰਡਾਂ ਦੇ ਵਿੱਚ ਦੁਬਾਰਾ mobilization ਹਰ ਛੇ ਮਹੀਨੇ ਬਾਅਦ

batch ਹਰ year ਯਾ ਹਰ six month ਬਾਅਦ ਓਸੇ ਪਿੰਡਾਂ ਦੇ ਵਿੱਚ mobilization ਕਰਦੇ ਹੋ ਯਾ ਹਰ ਵਾਰ ਨਵੇਂ ਪਿੰਡ ਚੁਣਦੇ ਹੋ ਦੇਖੋ ਅਸੀਂ ਪਹਿਲੀ ਗੱਲ ਤਾਂ ਉਹ ਪਿੰਡਾਂ ਨੂੰ ਹੀ ਪਕੜ ਦੇ ਹਾਂ ਜਿਹੜੇ ਕੀ ਪੁਰਾਣੇ ਪਿੰਡ ਆਪਣੇ ਨਾਲ ਜੁੜੇ ਹੋਏ ਨੇ ਇਹ ਨੀ ਹੁੰਦਾ

ਆਪਣੇ ਕੋਲ ਛੇ ਕੁੜੀਆਂ ਆਗੀਆਂ ਅਗਲੀ ਵਾਰੀ ਆਪਾਂ ਨੂੰ ਕੁਛ ਵੀ ਨਹੀਂ ਮਿਲੁਗਾ ਨਹੀ ਹੋ ਸਕਦਾ ਦਸ ਮਿਲ ਜਾਣ ਸਕਦਾ ਦੋ ਮਿਲ ਜਾਣ ਅਸੀਂ ਉਹਨਾ ਪਿੰਡਾਂ ਜੀ ਕਰਦੇ ਹਾਂ ਪੁਰਾਣਿਆਂ ਦੇ ਵਿੱਚ even ਕੀ ਅਸੀਂ ਨਵੇਂ ਪਿੰਡਾਂ ਨੂੰ ਵੀ ਦੇਖਦੇ ਹੈਗੇ ਹਾਂ ਨਵੇਂ ਪਿੰਡਾਂ

ਵੀ ਫਲਾਣੇ ਉੱਥੋਂ ਸ਼ਹਿਰ ਤੋਂ ਆਏ ਹੋਏ ਨੇ ਵੀ ਇਹ ਵੀ ਚਹੁੰਦੇ ਨੇ ਕੀ ਇਹ ਉੱਥੇ ਪਹੁੰਚ ਸਕਦੇ ਨੇ ਆਪਾਂ ਉਹਨਾ ਨੂੰ contact ਦੇ ਦਿੰਨੇ ਆਂ ਕਿਉਂਕਿ ਉਸ ਪਿੰਡ ਵਿੱਚ ਹੀ ਫ਼ੇਰ ਇਹ ਵੀ ਕਿਹ ਦਈਦਾ ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਹੇਜ ਦਿਓ ਅਗਰ ਉਹ ਉੱਥੇ ਨਹੀਂ ਆਉਂਦੇ ਤਾਂ ਆਪਾਂ ਨੂੰ ਇਹ ਹੁੰਦਾ ਵੀ ਅਸੀਂ ਉਸ ਪਿੰਡ ਦੇ ਵਿੱਚ ਚਲੇ ਜਾਂਦੇ ਹਾਂ ਉਹਨਾ ਦੇ relative ਜਿਹੜੇ

ਉਸ ਪਿੰਡ ਦੇ ਵਿੱਚ ਜਾ ਕੇ ਆਪਾਂ ਫ਼ੇਰ mobilization ਕਰਦੇ ਹੈਗੇ ਹਾਂ ਉਸ ਪਿੰਡ ਤੋਂ ਆਪਣੇ ਆਪ ਆ ਜਾਂਦੇ ਨੇ ਉਹ ਨਵਾਂ ਪਿੰਡ add ਹੋ ਜਾਂਦਾ

ਮਤਲਬ ਇੱਕ ਇਹ ਹੈ ਕੀ ਜਿਵੇਂ ਤੁਹਾਡਾ NGO ਹੈ ਤਾਂ ਇੱਕ mobilizer ਦੇ through ਜਿਹੜੀ NGO ਦੀ advertisement ਹੈ ਉਹ ਇੱਕ mobilizer ਦੇ through ਹੀ ਹੋ ਰਹੀ ਹੈ

ਬਾਰੇ ਦੱਸਦੀ ਹੈ ਤੇ ਪਿੰਡਾਂ ਪਿੰਡਾਂ ਦੇ ਵਿੱਚ ਮਤਲਬ

ਹਰ ਮਤਲਬ ਹਰ six month ਬਾਅਦ ਯਾ one year ਬਾਅਦ ਜਿਹੜੀ

pamphlet ਵਗੇਰਾ ਹਾ ਉਹ ਤੁਸੀਂ ਹਰ ਹਰ ਸਾਲ

ਹਾਂਜੀ ਦੇਖੋ ਜੀ after six month ਬਾਅਦ ਅਸੀਂ change ਵੀ ਕਰਵਾਉਂਦੇ ਹੈਗੇ ਆਂ ਜਿਵੇਂ ਕੀ suppose ਆਪਣੇ ਕੋਲ ਕੋਈ government

ਨੂੰ ਵਿੱਚ add ਕਰਵਾਂਦੇ ਹਾਂ ਫ਼ੇਰ ਆਪਾਂ pamphlet ਦੇ ਵਿੱਚ

ਹੁਣ ਇਹ ਸਕੀਮ ਆ ਰਹੀ ਹੈ ਬੱਚਿਆਂ ਨੂੰ ਇਹ ਚੀਜ਼ ਵੀ provide ਕੀਤੀ ਜਾਉਗੀ ਕੁਛ ਨਵਾਂ

ਅਗਰ ਉਹਨਾ ਕੋਲ number ਹੈਗਾ phone ਤੇ ਵੀ admission ਕਰਵਾ ਸਕਦੇ registration

ਜਿਵੇਂ ਉਹ ਬੱਚੇ ਅਗਰ ਆ ਰਹੇ ਨੇ ਆਪਣੇ ਕੋਲ next day ਤਾਂ ਸਭ ਤੋਂ ਪਹਿਲਾਂ mobilizer ਦਾ ਇਹ ਸਵਾਲ ਹੁੰਦਾ ਕੀ ਤੁਹਾਡੇ parents ਨੂੰ ਪਤਾ ਹੈ ਕੀ ਤੁਸੀਂ ਕਿਹੜੀ ਸੰਸਥਾ ਨਾਲ